ਜਿਸ ਦੇ ਵਿੱਚ ਇੱਕ ਹਰੇ ਰੰਗ ਦੀ ਸਲਾਈਡ ਬਣੀ ਹੋਈ ਹੈ।

ਜਿੱਸ ਦੇ ਉਪਰ ਗੋਡ ਗਰੇਸ ਟਾਈਮਜ਼ ਫੈਕ੍ਟ੍ਰੀ ਲਿਖੇਆ ਹੋਇਆ ਹੈ। ਉਸਦੇ ਬਾਹਰ ਕੁਝ ਗਮਲੇ ਪਏ ਹੋਏ ਹਨ।

ਇਧਰ ਸਾਨੂੰ ਇੱਕ ਦਾ ਕੇਅਰ ਮਾਸਟਰ ਦੀ ਦੁਕਾਨ ਨਜ਼ਰ ਆ ਰਹੀ ਹੈ।

ਇੱਧਰ ਸਾਨੂੰ ਇੱਕ ਪੈਟ੍ਰੋਲ ਪੰਪ ਨਜ਼ਰ ਆ ਰਿਹਾ ਹੈ।

ਜਿਸ ਦੇ ਅੰਦਰ ਬਹੁਤ ਸਾਰੇ ਲੜਕੇ ਦੌੜ ਲਗਾ ਰਹੇ ਹਨ।

ਮੇਜ ਪਿਆ ਨਜ਼ਰ ਆ ਰਹਾ ਹੈ ਜਿਸਦੇ ਕੋਲ ਇੱਕ ਲੜਕੀ ਕੁਰਸੀ ਉੱਪਰ ਬੈਠੀ ਹੋਈ ਹੈ।

ਜਿਸ ਉਪਰ ਚੋਪੜਾ ਕੋਰੀਅਰ ਸਰਵਿਸ ਡੀ_ਐਚ_ਐਲ --

ਇਧਰ ਸਾਨੂੰ ਇੱਕ ਫਲਾਂ ਦੀ ਦੁਕਾਨ ਨਜ਼ਰ ਆ ਰਹੀ ਹੈ।

ਪਪੀਤਾ ਅਮਰੂਦ ਨਾਸ਼ਪਤੀ ਤੇ ਕੁਛ ਹੋਰ ਵੀ ਫਲ ਹਨ।

ਇਧਰ ਸਾਨੂੰ ਇੱਕ ਪਾਰਕ ਨਜ਼ਰ ਆ ਰਿਹਾ ਹੈ ਜਿਸ ਦੇ ਅੰਦਰ ਇੱਕ ਔਰਤ ਝਾੜੂ ਲੈ ਕੇ ਸਫਾਈ ਕਰ ਗਈ ਹੈ।

ਤੇ ਆਸੇ ਪਾਸੇ ਕੁਝ ਬੂਟੇ ਤੇ ਵੱਡੇ ਦਰੱਖਤ--

ਜਿੱਸ ਦੇ ਅੰਦਰ ਕੁੱਛ ਮੇਜ ਤੇ ਕੁਰਸੀਆਂ ਪਏ ਹੋਏ ਹਨ।

ਤੇ ਕੁੱਛ ਸਾਈਡਾਂ ਤੇ ਬੂਟੇ ਵੀ ਲੱਗੇ ਹੋਏ ਦਿੱਖ ਰਹੇ ਹਨ।